ਇਸ ਪਿਚਰ ਵਿੱਚ ਸਾਨੂੰ ਬਹੁਤ ਸਾਰੀਆਂ ਸ਼ੋਪਸ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਪਿਚਰ ਵਿੱਚ ਸਾਨੂੰ ਇੱਕ ਲੜਕਾ ਦਿਖਾਈ ਦੇ ਰਿਹਾ ਹੈ।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

ਇਸ ਪਲੇਟ ਦੇ ਵਿੱਚ ਬਹੁਤ ਸਾਰਿਆਂ ਵੇਰਾਈਟੀਆਂ ਪਈਯਾਂ ਹੋਇਆ ਹਨ।

ਇਥੇ ਬਹੁਤ ਹੀ ਟਾਈਪਸ ਦੀਆਂ ਟੋਇਲਟ ਸੀਟ ਲੱਗੀਆਂ ਹੋਈਆਂ ਹਨ।

ਇਸ ਪਿੱਚਰ ਵਿੱਚ ਸਾਨੂੰ ਬਹੁਤ ਸਾਰੇ ਅ ਵਾਸ਼ ਬੇਸ਼ਨ ਵੀ ਦਿਖਾਈ ਦੇ ਰਹੇ ਹਨ।

ਸਾਨੂੰ ਇੱਥੇ ਬਹੁਤ ਸਾਰੀਆਂ ਤਸਵੀਰਾਂ ਵੀ ਦਿਖਾਈ ਦੇ ਰਹੀਆਂ ਹਨ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਕਾਲੇਜ ਦਿਖਾਈ ਦੇ ਰਿਹਾ ਹੈ।

ਇਸ ਪਿਚਰ ਵਿੱਚ ਸਾਨੂੰ ਇੱਕ ਬਹੁਤ ਵੱਡੀ ਮਾਰਕੀਟ ਦੇਖਣ ਨੂੰ ਮਿਲ ਰਹੀ ਹੈ।

ਸਾਨੂੰ ਇਥੇ ਬਹੁਤ ਸਾਰੇ ਦਰੱਖਤ ਦੇਖਣ ਨੂੰ ਮਿਲ ਰਹੇ ਹਨ।

ਸਾਨੂੰ ਇੱਥੇ ਬਹੁਤ ਸਾਰੀਆਂ ਬੁੱਕਸ ਅਤੇ ਸਿੱਪਰ ਵੀ ਦੇਖਣ ਨੂੰ ਮਿਲ ਰਹੇ ਹਨ।

ਇਸ ਪਿੱਚਰ ਵਿੱਚ ਸਾਨੂੰ ਇੱਕ ਬਹੁਤ ਵੱਡੀ ਛੱਤ ਦੇਖਣ ਨੂੰ ਮਿਲ ਰਹੀ ਹੈ।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

ਇਸ ਦੇ ਨਾਲ ਸਾਨੂੰ ਇਥੇ ਬਹੁਤ ਸਾਰੇ ਇਹ ਪੱਤੇ ਵੀ ਦੇਖਣ ਨੂੰ ਮਿਲ ਰਹੇ ਹਨ।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

ਇਸ ਵਾਸ਼ਿੰਗ ਸੈਂਟਰ ਦੇ ਅੰਦਰ ਇੱਕ ਬੁਲਟ ਲੱਗਾ ਹੋਇਆ ਦਿਖਾਈ ਦੇ ਰਿਹਾ ਹੈ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਬਹੁਤ ਵੱਡਾ ਹੋਲ ਦੇਖਣ ਨੂੰ ਮਿਲ ਰਿਹਾ ਹੈ।

ਸਾਨੂੰ ਏੱਥੇ ਬਹੁਤ ਸਾਰੇ ਬੋਕਸਿਸ ਵੀ ਦੇਖਣ ਨੂੰ ਮਿਲ ਰਹੇ ਹਨ।